ਆਹ ਇੱਕ ਕਮਰਾ ਹਿਗਾ ਕਮਰੇ ਅੰਦਰ ਇੱਕ ਬੈਡ ਪਿਆ ਹੋਇਆ।

ਇਹ ਇਕ ਪੈਲਸ ਹੈਗਾ ਜਿਦੇ ਅੰਦਰ ਬਹੁਤ ਸਾਰਾ ਟੇਬਲ ਲੱਗੇ ਹੋਏ ਆ ਕੁਰਸੀਆਂ ਵਗੈਰਾ ਵੀ ਲੱਗੀਆਂ ਹੋਈਐਂ।

ਇੱਸ ਦੇ ਅੰਦਰ ਲਾਈਟਾਂ ਵਗੈਰਾ ਵੀ ਲੱਗਿਆਂ ਹੋਈਆਂ ਹੈਂ ਘੜੀ ਵੀ ਲੱਗੀ ਹੋਈ ਹੈ ਇੱਕ ਇੱਥੇ।

ਏਹ ਇੱਕ ਰੈਸਟੂਰੈਂਟ ਹੈਗਾ ਹੈ ਜਿੱਥੇ ਟੇਬਲ ਲੱਗੇ ਹੋਏ ਹੈ ਬੈਠਣ ਲਈ ਸੀਟ ਵਗੈਰਾ ਵੀ ਬਣਿਆ ਹੋਈ ਹੈਂ ਦਿਵਾਰ ਓੱਤੇ ਫ਼ੋਟੋਆਂ ਲੱਗੀਆਂ ਹੋਈ ਹੈਂ ਬੋਹੁਤ ਸਾਰੀਆਂ।

ਲਾਈਟ ਵਗੈਰਾ ਭੀ ਲੱਗਿਆਂ ਹੋਈਆਂ ਇੱਥੇ ਬਹੁਤ ਸਾਰੀਆਂ ਸਵਿੱਚ ਵਗੈਰਾ ਵੀ ਲੱਗੇ ਹੋਏ ਐ ਪੱਖੇ ਭੀ ਲਗਾਏ ਹੋਏ ਐ ਇੱਥੇ।

ਆਹ ਇਕ ਰੈਸਟੋਰੈਂਟ ਹੈਗਾ ਜਿੱਥੇ ਬਹੁਤ ਸਾਰੇ ਟੇਬਲ ਲੱਗੇ ਹੋਏ ਆ ਕੁਰਸੀਆਂ ਵੀ ਲੱਗੀਆਂ ਹੋਈਆਂ ਬਹੁਤ ਸਾਰੀਆਂ ਬਹੁਤ ਸਾਰੇ ਲੋਕ ਕੁਰਸੀਆਂ ਤੇ ਬੈਠੇ ਹੋਏ ਆ।

ਇੱਥੇ ਕਰਿਆਨੇ ਦੀ ਦੁਕਾਨ ਹੈਗੀ ਆ ਬਹੁਤ ਸਾਰਾ ਸਮਾਨ ਵਗੈਰਾ ਰੱਖਿਆ ਹੋਇਆ ਡੱਬੇ ਵਿੱਚ ਟੋਫੀਆਂ ਵਗੈਰਾ ਰੱਖੀਆਂ ਹੋਈਆਂ।

ਬਹੁਤ ਸਾਰੇ ਪੱਖੇ ਵਗੈਰਾ ਵੀ ਲੱਗੇ ਹੋਏ ਲਾਈਟ ਵੀ ਲੱਗੀ ਹੋਈ ਹੈ ਇਥੇ ਰੱਸੀ ਪਈ ਹੋਈ ਹੈ ਕਿ ਇੱਥੇ ਕੁਰਸੀਆਂ ਟੇਬਲ ਵੀ ਲੱਗਿਆ ਹੋਇਆ ਇਕ ਇਥੇ--

ਦੁਕਾਨ ਦੇ ਬਾਹਰ ਬਾਇਕ ਵਗੈਰਾ ਲੱਗੀ ਹੋਇਆ ਇੱਕ ਦੁਕਾਨ ਦੇ ਅੰਦਰ ਇੱਕ ਲੱਕੜ ਦਾ ਟੇਬਲ ਵੀ ਲੱਗਿਆ ਹੋਇਆ ਇੱਕ ਕੁਰਸੀ ਲੱਗੀ ਹੋਈਆ ਉੱਥੇ।

ਇਕ ਸਤ ਤਿੰਨ ਤਿੰਨ ਨੋਂ ਇਕ ਸਤ ਆਠ।

ਇੱਥੇ ਇੱਕ ਆਫਿਸ ਬਣਿਆ ਹੋਇਆ ਆਫਿਸ ਦੇ ਅੰਦਰ ਬਹੁਤ ਸਾਰੀ ਕੁਰਸੀਆਂ ਵਗੈਰਾ ਲੱਗੀਆਂ ਹੋਈਐਂ ਦੀਵਾਰ ਉੱਤੇ ਤਿੰਨ ਚਾਰਟ ਵੀ ਲੱਗੇ ਹੋਏ ਐ ਲਾਈਟ ਵਗੈਰਾ ਵੀ ਲੱਗਿਆ ਹੋਇਆ।

ਕੁਰਸੀਆਂ ਵਗੈਰਾ ਵੀ ਲੱਗਿਆਂ ਹੋਈਆਂ ਇੱਥੇ ਡਸਟਬਿਨ ਇੱਕ ਰੱਖਿਆ ਹੋਇਆ ਇੱਥੇ ਸਵਿੱਚ ਵਗੈਰਾ ਵੀ ਬਨੇ ਹੋਏਆ ਹੈਲਮੇਟ ਪਿਆ ਹੋਇਆ ਹੈ ਜਮੀਨ ਤੇ ਗੱਤੇ ਦੇ ਡੱਬੇ ਇੱਥੇ ਪਏ ਹੋਇਆਂ।

ਇਹ ਇੱਕ ਔਫਿਸ ਹੈਗਾ ਹੈ ਔਫਿਸ ਦੇ ਅੰਦਰ ਇੱਕ ਟੇਬਲ ਪਿਆ ਹੋਇਆ ਐ ਟੇਬਲ ਓੱਤੇ ਬਹੁਤ ਸਾਰੀ ਦਵਾਈਆਂ ਵਗੈਰਾ ਰੱਖੀਆਂ ਹੋਈਐਂ।

ਇੱਕ ਪੈਲਸ ਵਗੈਰਾ ਜਿੱਥੇ ਬਹੁਤ ਸਾਰੇ ਟੇਬਲ ਲੱਗੇ ਹੋਏ ਆ ਕੁਰਸੀਆਂ ਵੀ ਲੱਗੀਆਂ ਹੋਈਆਂ ਬਹੁਤ ਸਾਰੀਆਂ।

ਇਕ ਰੈਸਟੋਰੈਂਟ ਹੈਗਾ ਰੈਸਟੋਰੈਂਟ ਦੇ ਅੰਦਰ ਬਹੁਤ ਸਾਰੇ ਟੇਬਲ ਲੱਗੇ ਹੋਏ ਆ ਕੁਰਸੀਆਂ ਵਗੈਰਾ ਵੀ ਰੱਖੀਆਂ ਹੋਈਆਂ ਇਥੇ।

ਟੇਬਲ ਓੱਤੇ ਇੱਕ ਗਿਲਾਸ ਪਿਆ ਹੋਇਆ ਹੈ ਜੱਗ ਪਿਆ ਹੋਇਆ ਹੈ ਪਾਣੀ ਦਾ ਮੈਂਨਿਊ ਵੀ ਰੱਖਿਆ ਹੋਇਆ ਹੈ ਉੱਥੇ।

ਦੋ ਫਰਾਟੇ ਪੱਖੇ ਲੱਗੇ ਹੋਏ ਹ ਲਾਈਟ ਵਗੈਰਾ ਵੀ ਲੱਗੀ ਹੋਈ ਆ ਇਥੇ ਬਹੁਤ ਸਾਰੀਆਂ।

ਐ ਇਕ ਬੁਲਟ ਏਜੰਸੀ ਹੈਗੀ ਇਥੇ ਬਹੁਤ ਸਾਰੇ ਬੁਲਟ ਲੱਗੇ ਹੋਏ ਆ ਬਹੁਤ ਸਾਰੀ ਲਾਈਟਾਂ ਵਗੈਰਾ ਵੀ ਲੱਗੀਆਂ ਹੋਈਆਂ ਇਥੇ।

ਕੈਬਿਨ ਵੀ ਇੱਕ ਬਣਿਆ ਹੋਇਐ ਜਿੱਥੇ ਕੁਰਸੀਆਂ ਲੱਗੀਆਂ ਹੋਈਐਂ ਇੱਕ ਪੱਖਾ ਲੱਗਿਆ ਹੋਇਆ ਐ ਸਵਿੱਚ ਵਗੈਰਾ ਵੀ ਲੱਗੇ ਹੋਏ ਆ ਇੱਥੇ।

ਬਹੁਤ ਸਾਰੇ ਫੁੱਲ ਵਗੈਰਾ ਵੀ ਲੱਗੇ ਹੋਏ ਆ ਦੀਵਾਰ ਤੇ ਸਟੇਜ ਤੇ ਇੱਕ ਸੋਫਾ ਵੀ ਪਿਆ ਹੋਇਆ ਜਿੱਥੇ ਬਹੁਤ ਸਾਰੇ ਲੋਕ ਬੈਠੇ ਹੋਏ ਐ।

ਪਾਰਕ ਦੇ ਅੰਦਰ ਬਹੁਤ ਸਾਰੀ ਕੁਰਸੀਆਂ ਵਗੈਰਾ ਲੱਗੇ ਹੋਏ ਐ ਬੈਠਣ ਵਾਸਤੇ ਸੀਟ ਵਗੈਰਾ ਵੀ ਬਣੇ ਹੋਏ ਐ।

ਮੋਬਾਇਲ ਨੰਬਰ ਸੱਤ ਜ਼ੀਰੋ ਜ਼ੀਰੋ ਨੋ ਚਾਰ ਚਾਰ ਛੇ ਇੱਕ ਤਿੰਨ ਤਿੰਨ

ਏਹ ਇੱਕ ਨਾਈ ਦੀ ਦੁਕਾਨ ਹੈਗੀ ਹੈ ਜਿੱਥੇ ਸ਼ੀਸ਼ਾ ਲੱਗੇਯਾ ਹੋਇਆ ਹੈ ਕੁਰਸੀਆਂ ਵੀ ਲੱਗਿਆਂ ਹੋਈਆਂ ਏੱਥੇ ਦੋ।